ਬਫਰਡਰੀਡਰ ਦੀ ਵਰਤੋ ਕਰਕੇ ਜਾਵਾ ਵਿੱਚ ਯੂਜ਼ਰ ਇਨਪੁਟ ਲੈਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
ਜਾਵਾ ਵਿੱਚ ਯੂਜ਼ਰ ਇਨਪੁਟ ਲੈਣਾ ਇਨਪੁਟਸਟ੍ਰੀਮਰੀਡਰ ਅਤੇ ਬਫਰਡਰੀਡਰ ਦੇ ਬਾਰੇ ਵਿੱਚ
ਇਹ ਟਿਊਟੋਰਿਅਲ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਇੱਕੋ ਜਿਹੇ ਜਾਵਾ ਪ੍ਰੋਗਰਾਮ ਕਿਵੇਂ ਲਿਖਦੇ ਕੰਪਾਇਲ ਅਤੇ ਰਨ ਕਰਦੇ ਹਨ
ਤੁਹਾਨੂੰ ਜਾਵਾ ਵਿੱਚ ਡਾਟਾਟਾਈਪਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ
ਜੇਕਰ ਨਹੀਂ ਕ੍ਰਿਪਾ ਕਰਕੇ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਉੱਤੇ ਉਪਲੱਬਧ ਇਸ ਸਪੋਕਨ ਟਿਊਟੋਰਿਅਲ ਨੂੰ ਵੇਖੋ
ਇੱਥੇ ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਵਰਜਨ 11 10 ਜੇਡੀਕੇ 1 6 ਅਤੇ ਇਕਲਿਪਸ ਇਦੇ 3 7 0 ਹੁਣ ਅਸੀ ਸਿਖਾਂਗੇ ਕਿ ਬਫਰਡਰੀਡਰ ਕੀ ਹੈ
ਇਹ ਇੱਕ ਕਲਾਸ ਹੈ ਜਿਸਦੀ ਵਰਤੋ ਇਨਪੁਟ ਸਟਰੀਮ ਵਿਚੋ ਟੇਕਸਟ ਪੜਨ ਲਈ ਕੀਤੀ ਜਾਂਦੀ ਹੈ
ਇਹ ਕੈਰੇਕਟਰ ਅਤੇ ਲਾਇਨ ਦੇ ਐਰੇ ਨੂੰ ਪੜਨ ਲਈ ਠੀਕ ਤਰੀਕਾ ਪ੍ਰਦਾਨ ਕਰਦਾ ਹੈ
ਬਫਰਡਰੀਡਰ ਦੀ ਵਰਤੋ ਕਰਨ ਲਈ ਸਾਨੂੰ ਜਾਵਾ ਡੋਟ ਆਈਓ ਪੈਕੇਜ ਵਿਚੋ ਤਿੰਨ ਕਲਾਸੇਸ ਇੰਪੋਰਟ ਕਰਨ ਦੀ ਲੋੜ ਹੈ
ਇਹ ਤਿੰਨ ਕਲਾਸੇਸ ਹਨ
ਆਇਓਐਕਸੈਪਸ਼ਨ ਇਨਪੁਟਸਟ੍ਰੀਮਰੀਡਰ ਅਤੇ ਬਫਰਡਰੀਡਰ ਅਸੀ ਪੈਕੇਜ ਅਤੇ ਕਲਾਸੇਸ ਨੂੰ ਕਿਵੇਂ ਇੰਪੋਰਟ ਕਰੀਏ ਇਸ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲ ਵਿੱਚ ਸਿਖਾਂਗੇ
ਹੁਣ ਇਨਪੁਟ ਕਿਵੇਂ ਲਿਆ ਜਾਂਦਾ ਹੈ160 ਸਾਰੇ ਇਨਪੁਟ ਜੋ ਅਸੀ ਯੂਜ਼ਰ ਤੋ ਲਵਾਂਗੇ ਸਟ੍ਰਿੰਗ ਦੇ ਰੂਪ ਵਿੱਚ ਹੋਣਗੇ
ਇਹ ਉਸਦੇ ਬਾਅਦ ਵਿਸ਼ੇਸ਼ ਡੇਟਾਟਾਇਪ ਵਿੱਚ ਟਾਇਪਕਾਸਟ ਹੁੰਦਾ ਜਾਂ ਬਦਲਦਾ ਹੈ
ਅਸੀ ਉਸਨੂੰ ਵੇਖਾਂਗੇ ਜਦੋਂ ਅਸੀ ਯੂਜ਼ਰ ਇਨਪੁਟ ਲੈਣ ਲਈ ਆਪਣਾ ਪ੍ਰੋਗਰਾਮ ਲਿਖਾਂਗੇ
ਹੁਣ ਬਫਰਡਰੀਡਰ ਨੂੰ ਇਮ੍ਪ੍ਲੇਮੰਟ ਕਰਨ ਲਈ ਸਿੰਟੈਕਸ ਵੇਖੋ
ਇੱਕ ਵਾਰ ਤੁਸੀ ਤਿੰਨ ਕਲਾਸੇਸ ਇੰਪੋਰਟ ਕਰ ਲੈਂਦੇ ਹੋ ਫਿਰ ਤੁਹਾਨੂੰ ਇਨਪੁਟਸਟ੍ਰੀਮਰੀਡਰ ਦਾ ਇੱਕ ਆਬਜੇਕਟ ਬਣਾਉਣ ਦੀ ਲੋੜ ਹੈ
ਤੁਹਾਨੂੰ ਬਫਰਡਰੀਡਰ ਦਾ ਵੀ ਇੱਕ ਆਬਜੇਕਟ ਬਣਾਉਣ ਦੀ ਲੋੜ ਹੈ
ਅਸੀ ਇਸਦੇ ਬਾਰੇ ਵਿੱਚ ਵਿਸਥਾਰ ਵਿਚ ਸਿਖਾਂਗੇ ਜਦੋਂ ਅਸੀ ਆਪਣਾ ਪ੍ਰੋਗਰਾਮ ਲਿਖਾਂਗੇ
ਇਕਲਿਪਸ ਉੱਤੇ ਜਾਓ
ਮੈਂ ਪਹਿਲਾਂ ਹੀ ਇਨਪੁਟਬੱਫਰਡਰੀਡਰ ਨਾਮਕ ਇੱਕ ਕਲਾਸ ਖੋਲੀ ਹੈ
ਅਸੀ ਜਾਵਾ ਆਈਓ ਪੈਕੇਜ ਇੰਪੋਰਟ ਕਰਨ ਦੇ ਨਾਲ ਸ਼ੁਰੂ ਕਰਾਂਗੇ
ਹੁਣ ਕਲਾਸ ਤੋ ਪਹਿਲਾਂ ਟਾਈਪ ਕਰੋ ਇੰਪੋਰਟ ਸਪੇਸ ਜਾਵਾ ਡੋਟ ਆਈਓ ਡੋਟ ਸਟਾਰ ਸੇਮੀ ਕੋਲੋਨ ਇਹ ਕਲਾਸੇਸ ਇੰਪੋਰਟ ਕਰੇਗਾ ਇਨਪੁਟਸਟ੍ਰੀਮਰੀਡਰ ਬਫਰਡਰੀਡਰ ਅਤੇ ਆਇਓਐਕਸੈਪਸ਼ਨ ਹੁਣ ਅਸੀ ਮੇਨ ਮੇਥਡ ਦੇ ਅੰਦਰ ਬਫਰਡਰੀਡਰ ਦੀ ਵਰਤੋ ਕਰਾਂਗੇ
ਸਾਨੂੰ ਆਇਓਐਕਸੈਪਸ਼ਨ ਕੱਢਣ ਦੀ ਲੋੜ ਹੈ ਜੋ ਵੀ ਮੇਥਡ ਅਸੀਂ ਬਫਰਡਰੀਡਰ ਵਿੱਚ ਵਰਤੋ ਕੀਤਾ ਹੈ
ਹੁਣ ਮੇਨ ਮੇਥਡ ਦੇ ਬਾਅਦ ਸੱਜੇ ਪਾਸੇ ਟਾਈਪ ਕਰੋ ਥਰੋਜ਼ ਸਪੇਸ ਆਇਓਐਕਸੈਪਸ਼ਨ ਹੁਣ ਇਸਦਾ ਮਤਲੱਬ ਕੀ ਹੈ
ਐਕਸੈਪਸ਼ਨਜ਼ ਐਰਰਸ ਹਨ ਜੋ ਜਾਵਾ ਵਿੱਚ ਉਸ ਸਮੇਂ ਆਉਂਦੀਆਂ ਹਨ ਜਦੋਂ ਕੁੱਝ ਅਚਾਨਕ ਘਟਨਾਵਾਂ ਹੁੰਦੀਆਂ ਹਨ
ਐਕਸੈਪਸ਼ਨ ਐਰਰਜ਼ ਤੋ ਬਚਨ ਲਈ ਅਸੀ ਥਰੋਜ਼ ਕੀਵਰਡ ਦੀ ਵਰਤੋ ਕਰਦੇ ਹਾਂ
ਥਰੋਜ਼ ਇੱਕ ਕੀਵਰਡ ਹੈ ਜਿਸਦੀ ਵਰਤੋ ਐਕਸੈਪਸ਼ਨ ਹੈਂਡਲਿੰਗ ਦੇ ਦੌਰਾਨ ਕੀਤੀ ਜਾਂਦੀ ਹੈ
ਇਸਦੀ ਵਰਤੋ ਹੁੰਦੀ ਹੈ ਜਦੋਂ ਵੀ ਅਸੀ ਜਾਣਦੇ ਹਾਂ ਕਿ ਐਕਸੈਪਸ਼ਨ ਐਰਰ ਨਿਸ਼ਚਿਤ ਰੂਪ ਵਿਚ ਆਵੇਗੀ
ਜਦੋਂ ਅਸੀ ਬਫਰਡਰੀਡਰ ਦੀ ਵਰਤੋ ਕਰਦੇ ਹਾਂ ਐਕਸੈਪਸ਼ਨ ਐਰਰ ਹਮੇਸ਼ਾ ਆਉਂਦੀ ਹੈ
ਐਕਸੈਪਸ਼ਨ ਐਰਰਸ ਤੋ ਬਚਨ ਲਈ ਅਸੀ ਥਰੋਜ਼ ਆਇਓਐਕਸੈਪਸ਼ਨ ਦੀ ਵਰਤੋ ਕਰਦੇ ਹਾਂ
ਐਕਸੈਪਸ਼ਨ ਹੈਂਡਲਿੰਗ ਦੇ ਬਾਰੇ ਵਿੱਚ ਅਸੀ ਆਉਣ ਵਾਲੇ ਟਿਊਟੋਰਿਅਲ ਵਿੱਚ ਜਾਣਾਗੇ
ਹੁਣ ਅਸੀ ਇਨਪੁਟਸਟ੍ਰੀਮਰੀਡਰ ਦਾ ਇੱਕ ਆਬਜੇਕਟ ਉਸਾਰਾਂਗੇ
ਇਸਦੇ ਲਈ ਮੇਨ ਮੇਥਡ ਦੇ ਅੰਦਰ ਟਾਈਪ ਕਰੋ ਇਨਪੁਟਸਟ੍ਰੀਮਰੀਡਰ ਸਪੇਸ ਆਈਐਸਆਰ ਇਕੁਆਲਟੋ ਨਿਊ ਸਪੇਸ ਇਨਪੁਟਸਟ੍ਰੀਮਰੀਡਰ ਪੈਰੇਂਥੀਸਿਸ ਬਰੈਕੇਟਸ ਵਿੱਚ ਟਾਈਪ ਕਰੋ ਸਿਸਟਮ ਡੋਟ ਇਨ ਅਤੇ ਫਿਰ ਸੇਮੀਕਾਲਨ
ਇਨਪੁਟਸਟ੍ਰੀਮਰੀਡਰ ਜਾਵਾ ਵਿੱਚ ਇੱਕ ਕਲਾਸ ਹੈ ਜੋ ਸਾਨੂੰ ਯੂਜਰ ਇਨਪੁਟ ਲੈਣ ਦੀ ਆਗਿਆ ਦਿੰਦੀ ਹੈ
ਸਿਸਟਮ ਡੋਟ ਇਨ ਜਾਵਾ ਕੰਪਾਇਲਰ ਨੂੰ ਕੀਵਰਡ ਦੀ ਵਰਤੋ ਕਰਕੇ ਯੂਜਰ ਤੋ ਇਨਪੁਟ ਲੈਣ ਲਈ ਕਹਿੰਦਾ ਹੈ
ਇਨਪੁਟ ਜੋ ਸਿਸਟਮ ਡੋਟ ਇਨ ਲੈਂਦਾ ਹੈ ਉਹ ਕੁੱਝ ਸਮੇ ਲਈ ਇਨਪੁਟਸਟ੍ਰੀਮਰੀਡਰ ਦੇ ਆਬਜੇਕਟ ਵਿੱਚ ਸੁਰਖਿਅਤ ਹੁੰਦੀ ਹੈ
ਇਸਦੇ ਬਾਅਦ ਅਸੀ ਬਫਰਡਰੀਡਰ ਦਾ ਇੱਕ ਆਬਜੇਕਟ ਬਣਾਉਂਦੇ ਹਾਂ
ਹੁਣ ਟਾਈਪ ਕਰੋ ਬਫਰਡਰੀਡਰਸਪੇਸ ਬੀਆਰ ਇਕੁਅਲ ਟੋ ਨਿਊ ਸਪੇਸ ਬਫਰਡਰੀਡਰ ਅਤੇ ਫਿਰ ਪੈਰੇਂਥੀਸਿਸ
ਪੈਰੇਂਥੀਸਿਸ ਦੇ ਅੰਦਰ ਇਨਪੁਟਸਟ੍ਰੀਮਰੀਡਰ ਦੇ ਆਬਜੇਕਟ ਨੂੰ ਟਾਈਪ ਕਰੋ ਜੋ ਹੈ ਆਈਐਸਆਰ ਹੁਣ ਕੇਵਲ ਆਈਐਸਆਰ ਯੂਜਰ ਵਲੋਂ ਇਨਪੁਟ ਲੈਣ ਵਿੱਚ ਮਦਦ ਕਰਦਾ ਹੈ
ਬਫਰਡਰੀਡਰ ਬਫਰਡਰੀਡਰ ਆਬਜੇਕਟ ਵਿੱਚ ਵੇਲਿਊ ਸੁਰਖਿਅਤ ਕਰਣ ਵਿੱਚ ਮਦਦ ਕਰਦਾ ਹੈ
ਆਈਐਸਆਰ ਇਸ ਵੈਲਿਊ ਨੂੰ ਸੁਰਖਿਅਤ ਕਰਣ ਲਈ ਬਫਰਡਰੀਡਰ ਆਬਜੇਕਟ ਨੂੰ ਕਾਲ ਕਰਦਾ ਹੈ
ਹੁਣ ਯੂਜਰ ਤੋ ਇਨਪੁਟ ਲੈਣਾ ਸ਼ੁਰੂ ਕਰੋ
ਅਸੀ ਪਹਿਲਾਂ ਯੂਜਰ ਨੂੰ ਸਟ੍ਰਿੰਗ ਐਟਰ ਕਰਣ ਲਈ ਕਹਾਂਗੇ
ਹੁਣ ਸਟ੍ਰਿੰਗ ਟਾਈਪ ਦਾ ਵੇਰਿਏਬਲ ਬਨਾਓ
ਟਾਈਪ ਕਰੋ ਸਟ੍ਰਿੰਗ ਸਪੇਸ ਐਸਟੀਆਰ ਸੈਮੀਕੋਲੋਨ ਹੁਣ ਯੂਜਰ ਨੂੰ ਉਸਦਾ ਨਾਮ ਐਟਰ ਕਰਣ ਲਈ ਕਹੋ
ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਵਿੱਚ ਅਤੇ ਡਬਲ ਕੋਟਸ ਵਿੱਚ Enter ਯੂਰ ਨਾਮੇ ਅਤੇ ਫਿਰ ਸੈਮੀਕੋਲੋਨ ਸਟ੍ਰਿੰਗ ਦੇ ਰੂਪ ਵਿੱਚ ਇਨਪੁਟ ਲੈਣ ਲਈ ਟਾਈਪ ਕਰਾਂਗੇ
ਐਸਟੀਆਰ ਇਕੁਅਲ ਟੋ ਬੀਆਰ ਡੋਟ ਰੀਡਲਾਈਨ ਪੈਰੇਂਥੀਸਿਸ ਅਤੇ ਸੇਮੀਕਾਲਨ
ਰੀਡਲਾਇਨ ਮੇਥਡ ਯੂਜਰ ਤੋ ਇਨਪੁਟ ਨੂੰ ਪੜੇਗਾ
ਹੁਣ ਇਨਪੁਟ ਨੂੰ ਇੱਕ ਇੰਟਿਜਰ ਦੇ ਰੂਪ ਵਿੱਚ ਲਵੋ ਇੰਟ ਟਾਈਪ ਦਾ ਵੇਰਿਏਬਲ ਬਨਾਓ
ਹੁਣ ਟਾਈਪ ਕਰੋ ਇੰਟ n ਸੈਮੀਕੋਲੋਨ ਯੂਜਰ ਨੂੰ ਉਸਦੀ ਉਮਰ ਐਟਰ ਕਰਣ ਲਈ ਕਹੋ
ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਵਿੱਚ ਅਤੇ ਡਬਲ ਕੋਟਸ ਵਿੱਚ Enter ਯੂਰ ਏਜੀਈ ਸੇਮੀਕਾਲਨ
ਅਤੇ ਇਨਪੁਟ ਲੈਣ ਲਈ ਸਟ੍ਰਿੰਗ ਟਾਈਪ ਦਾ ਐਸਟੀਆਰ1 ਨਾਮਕ ਹੋਰ ਵੇਰਿਏਬਲ ਬਨਾਓ
ਹੁਣ ਸਟ੍ਰਿੰਗ ਦੇ ਰੂਪ ਵਿੱਚ ਇਨਪੁਟ ਲੈਣ ਲਈ ਟਾਈਪ ਕਰੋ ਐਸਟੀਆਰ1 ਇਕੁਅਲ ਟੋ ਬੀਆਰ ਡੋਟ ਰੀਡਲਾਈਨ ਪੈਰੇਂਥੀਸਿਸ ਅਤੇ ਫਿਰ ਸੇਮੀਕਾਲਨ
ਇਸਨੂੰ ਇੰਟਿਜਰ ਡੇਟਾਟਾਇਪ ਵਿੱਚ ਬਦਲਨ ਲਈ ਟਾਈਪ ਕਰੋ n ਇਕੁਅਲ ਟੋ ਇੰਟੀਜਰ ਡੋਟ ਪਾਰਸੈਂਟ ਬਰੈਕੇਟਸ ਵਿੱਚ ਐਸਟੀਆਰ1 ਸੇਮੀਕਾਲਨ
ਇੰਟਿਜਰ ਇੱਕ ਕਲਾਸ ਹੈ ਅਤੇ ਪਾਰਸੈਂਟ ਇਸਦਾ ਮੇਥਡ ਹੈ
ਇਹ ਮੇਥਡ ਇੰਟਿਜਰ ਉੱਤੇ ਬਰੈਕੇਟ ਵਿੱਚ ਕਾਲ ਕੀਤੇ ਗਏ ਆਰਗੁਮੇਟ ਨੂੰ ਬਦਲਦਾ ਹੈ
ਹੁਣ ਨਾਮ ਅਤੇ ਉਮਰ ਲਈ ਆਉਟਪੁਟ ਡਿਸਪਲੇ ਕਰੋ
ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ printlnਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਨਾਮੇ ਆਈਐਸ ਪਲੱਸ ਐਸਟੀਆਰ ਸੇਮੀਕਾਲਨ
ਅਗਲੀ ਲਾਇਨ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਥੇ ਏਜੀਈ ਆਈਐਸ ਪਲੱਸ n ਅਤੇ ਫਿਰ ਸੇਮੀਕਾਲਨ
ਹੁਣ ਫਾਇਲ ਨੂੰ ਸੇਵ ਕਰੋ Ctrl S ਕੀਜ ਦਬਾਓ
ਹੁਣ ਪ੍ਰੋਗਰਾਮ ਨੂੰ ਰਨ ਕਰੋ
ਹੁਣ ਕੰਟਰੋਲ ਅਤੇ ਫ਼11 ਕੀਜ ਦਬਾਓ
ਆਉਟਪੁਟ ਵਿੱਚ ਤੁਹਾਨੂੰ ਆਪਣਾ ਨਾਮ ਐਟਰ ਕਰਨ ਲਈ ਕਹੇਗਾ
ਹੁਣ ਆਪਣਾ ਨਾਮ ਟਾਈਪ ਕਰੋ
ਮੈਂ ਇੱਥੇ ਰਾਮੂ ਟਾਈਪ ਕਰਾਂਗਾ ਐਟਰ ਦਬਾਓ
ਤੁਹਾਨੂੰ ਆਪਨੀ ਉਮਰ ਐਟਰ ਕਰਨ ਲਈ ਕਹੇਗਾ
ਮੈਂ ਇੱਥੇ 20 ਐਟਰ ਕਰਾਂਗਾ ਅਤੇ ਫਿਰ ਐਟਰ ਦਬਾਓ
ਸਾਨੂੰ ਆਉਟਪੁਟ ਇਸ ਪ੍ਰਕਾਰ ਮਿਲਦੀ ਹੈ
ਥੇ ਨਾਮੇ ਆਈਐਸ ਰਾਮੂ ਅਤੇ ਥੇ ਏਜੀਈ ਆਈਐਸ 20 ਇਸ ਪ੍ਰਕਾਰ ਅਸੀ ਜਾਣਦੇ ਹਾਂ ਕਿ ਯੂਜਰ ਤੋ ਇੱਕ ਇਨਪੁਟ ਕਿਵੇਂ ਲਈਏ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
ਇਨਪੁਟਸਟ੍ਰੀਮਰੀਡਰ ਦੇ ਬਾਰੇ ਵਿੱਚ
ਬਫਰਡਰੀਡਰ ਦੇ ਬਾਰੇ ਵਿੱਚ
ਅਤੇ ਸਟ੍ਰਿੰਗ ਤੋ ਇੱਛਤ ਡੇਟਾਟਾਇਪ ਵਿੱਚ ਬਦਲਨਾ
ਸੇਲ੍ਫ਼ ਅਸੇਸਮੰਟ ਲਈ ਯੂਜਰ ਤੋ ਫਲੋਟ ਬਾਇਟ ਅਤੇ ਕੈਰੇਕਟਰ ਲਓ ਅਤੇ ਫਿਰ ਆਉਟਪੁਟ ਡਿਸਪਲੇ ਕਰੋ
ਅਤੇ ਇਨਪੁਟ ਦੇ ਰੂਪ ਵਿੱਚ ਇੱਕ ਗਿਣਤੀ ਲਓ ਅਤੇ ਇਸਨੂੰ 3 ਨਾਲ ਵੰਡੋ ਫਿਰ ਕੰਸੋਲ ਉੱਤੇ ਆਉਟਪੁਟ ਡਿਸਪਲੇ ਕਰੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ
ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ